ਭਾਰਤੀਯ ਸਟੇਟ ਗ੍ਰਾਹਕ ਸੇਵਾ ਕੇਂਦਰ ਲੋਕ ਸੇਵਾ ਕੇਂਦਰ।

ਤੇ ਬਹੁਤ ਹੀ ਸੋਹਣੇ ਝੂਟੇ ਲੱਗੇ ਹੋਏ ਆ ਨਾਲ ਇੱਕ ਸਾਈਡ ਤੇ ਟੇਬਲ ਪਿਆ ਵਾ ਤੇ ਕੁਰਸੀਆਂ ਪਈਆਂ ਵਾ ਜਿੱਦਾਂ ਕਿ ਕੋਈ ਬੈਠ ਕੇ ਖਾਣਾ ਖੂਣਾ ਖਾ ਸਕੇ।

ਮਾਰਬਲ ਦਾ ਗਦਾਮ ਲੱਗ ਰਿਹਾ ਵਾ ਤੇ ਇਥੇ ਮਾਰਬਲ ਤਿਆਰ ਹੁੰਦਾ ਵਾ।

ਕਿੰਨਾਂ ਹੀ ਸੋਹਣਾ ਔਫਿਸ ਆ ਬਹੁਤ ਹੀ ਸੋਹਣਾ ਵਰਕ ਕੀਤਾ ਹੋਇਆ ਔਫਿਸ ਦੇ ਵਿੱਚ ਕਾਫੀ ਕੁਝ ਆ ਦੇਖਣ ਨੂੰ।

ਤੇ ਸਾਈਡ ਤੇ ਦੇਖੋ ਉੱਪਰ ਦੋ ਏ_ਸੀ ਵੀ ਲੱਗੇ ਹੋਏ ਆ ਫ਼ੋਟੋਆਂ ਵਗੈਰਾ ਲੱਗੀਆਂ ਵਾਂ ਬਹੁਤ ਹੀ ਸੋਹਣਾ ਵਿਊ ਆ।

ਐਮ ਪੀ ਐਚ ਡਬਲਯੂ ਫੀਮੇਲ ਟ੍ਰੇਨਿੰਗ ਸਕੂਲ ਮੋਗਾ ਦੇਖੋ ਜੀ ਮੋਗੇ ਦੇ ਵਿਚ ਸਕੂਲ ਹੈਗਾ ਵਾ। ਐਮ ਪੀ ਐਚ ਡਬਲਯੂ ਫੀਮੇਲ ਟ੍ਰੇਨਿੰਗ ਸਕੂਲ ਮੋਗਾ ਦੇਖੋ ਜੀ ਮੋਗੇ ਦੇ ਵਿਚ ਸਕੂਲ ਹੈਗਾ ਵਾ।

ਬੋਹੁਤ ਹੀ ਵਧੀਆ ਵਾ ਸਵੀਮਿੰਗ ਪੂਲ ਦੇਖ਼ ਕੇ ਮਜ਼ਾ ਜੇਹਾ ਆ ਰਿਹਾ ਹੈ ਨਾ ਨਜ਼ਾਰਾ ਜੇਹਾ ਆ ਰਿਹਾ ਸਵੀਮਿੰਗ ਪੂਲ ਦੇਖ਼ ਕੇ ਇੱਕ ਸਾਈਡ ਤੇ ਦੇਖੇਆ ਵਾ ਸਵੀਮਿੰਗ ਪੂਲ ਦੇ ਵਿੱਚ--

ਤੇ ਵਿਊ ਬਹੁਤ ਵਧੀਆ ਵਾ ਰਾਈਟ ਹੈਂਡ ਦੇਖੋ ਆਪਣੇ ਰਾਈਟ ਹੈਂਡ ਤੇ ਧੁੱਪ ਦਾ ਵੀ ਵਿਊ ਪੈ ਰਿਹਾ ਵਾ ਅਪਣੇ ਕਮਰਿਆਂ ਤੇ।

ਦੇਖੋ ਜੀ ਸੰਸਾਰ ਡੀਜੇ ਡਿੰਗਸ ਫਗਵਾੜਾ ਦੇ ਵਿੱਚ ਬਹੁਤ ਹੀ ਵਧੀਆ ਵਰਕ ਕਰਦੇ ਆ ਬਹੁਤ ਹੀ ਸੋਹਣਾ ਇਹਨਾਂ ਦਾ ਕੰਮ ਆ।

ਤੇ ਇਹ ਦੇਖੋ ਜੀ ਆਪਣੇ ਇਥੇ ਵਰਕਰ ਵੀ ਕੰਮ ਕਰ ਰਹੇ ਅ।

ਵਾਓ ਕਿੰਨਾ ਹੀ ਸੋਹਣਾ ਵਿਊ ਆ ਹਨਾ ਕਿੰਨਾ ਹੀ ਹਰਿਆਲੀ ਵਾਲਾ ਮਾਹੌਲ ਆ ਕਿੰਨਾ ਹੀ ਸ਼ਾਂਤੀ ਵਾਲਾ ਮਾਹੌਲ ਆ--